ਠੀਕ ਹੋਰ ਕਦੋਂ ਜਾਣਾ ਪੇਪਰ ਦੇਣ। hello ਮੈਂ ਕਿਹਾ ਚਾਰ ਵਜੇ ਤੱਕ ਜਾਣਾ ਪੇਪਰ ਦੇਣ। ਅੱਛਾ-ਅੱਛਾ ਚਾਰ ਵਜੇ ਜਾਣਾ।

ਅੱਛਾ-ਅੱਛਾ ਤੇ result ਕਦੋਂ ਆ। ਹਾਂਜੀ

result ਇਕੱਤੀ ਮਾਰਚ ਨੂੰ ਅੱਛਾ-ਅੱਛਾ। ਕਿੱਦਾਂ ਰਹੇ ਪੇਪਰ? paper ਬਹੁਤ ਵਧੀਆ ਰਹਿਗੇ। ਅੱਛਾ। ਤੇ ਸਾਰ ਕਿੱਦਾਂ ਦੇ ਸੀ? ਸਰ ਠੀਕ ਸੀ।

ਗੱਲਬਾਤ ਬਸ ਵਧੀਆ। ਤੁਸੀਂ ਸੁਣਾਉ। ਹਮ ਵਧੀਆ। ਦੇ ਹੋ ਗਏ ਪੇਪਰ? ਹਾਂਜੀ। ਨਈਂ ਹੋਣ ਡਏ ਆ ਓਹਦੇ।

ਉਹਦੇ ਦਸਵੀਂ ਦੇ ਠੀਕ ਆ ਠੀਕ ਆ। ਕਿੰਨੇ ਹੋਗੇ ਆ ਉਹਦੇ ਪੇਪਰ ਹਜੇ ਉਹਦੇ ਅੱਜ। ਨਈਂ ਅੱਜ ਨੀਂ ਹੈਗਾ, ਕੱਲ੍ਹ ਹੋਏ ਦੋ

ਸੀ?

ਠੀਕ ਆ-ਠੀਕ ਆ।

ਸਿਹਤਾਂ ਕਿੱਦਾਂ?

ਬਸ ਵਧੀਆ ਵਾ। ਖੰਘ ਜੀ ਲੱਗੀ ਆ। ਉਹ ਦਵਾਈ ਪਾਈ ਆਨੇ ਆਂ ਤੇ ਰਾਤ ਨੂੰ ਮਾੜਾ ਈ ਹਾਲ ਆ।

ਹਮ ਦਵਾਈ ਖਾਈ ਦੀ ਆ। ਰਾਤ ਨੂੰ ਮੈਂ ਦੋ ਦੋ ਵਾਰੀ ਖਾ ਪੀਣ ਡਿਆ ਦਵਾਈ, ਉਦਾਂ ਤਾਂ ਡਾਕਟਰ ਨੇ ਕਿਹਾ ਇੱਕ ਵਾਰੀ। ਮੈਂ ਦੋ ਵਾਰੀ ਪੀਣ ਡਿਆ ਵਾ। ਫਰਕ ਹੀ ਨੀਂ ਪੈਣ ਡਿਆ। ਖੰਘ ਹੀ ਆਈ ਜਾਂਦੀ ਆ ਰਾਤ ਨੂੰ।

ਹੋਰ ਕੋਈ ਗੱਲਬਾਤ ਹੋਰ ਗੱਲਬਾਤ ਬਸ ਵਧੀਆ।

ਅੱਛਾ-ਅੱਛਾ। ਖਾ ਲਾ-ਖਾ ਲਾ ਹੋਰ। ਕੁਸ਼ ਨੀਂ ਮੈਂ ਵੇਹਲਾ ਬੈਠਾ ਈ ਆਂ।

ਹਮ ਤਿਆਰੀ ਖਿੱਚੀ ਆ।

ਪੇਪਰ ਕਰ ਲਿਆ ਈ ਯਾਦ। ਐਪਲੀਕੇਸ਼ਨ ਕਰ ਲਈ ਆ।

ਹਮ ਤੇ ਛੋਟੇ ਪ੍ਰਸ਼ਨ ਕਰਨੇ ਆ ਦਸ ਕੁ।

ਖਾਲੀ ਥਾਵਾਂ ਵੀ ਆ। ਪੰਜ-ਛੇ ਹੁੰਦੀਆਂ।

ਇੱਕ ਲੇਖ ਹੋਣਾ ਈ ਆ। ਉਹ ਵੇਖ ਲਿਆ। ਮੇਰਾ ਮਿੱਤਰ ਹੀ ਕਰਲਾਂ ਗੇ

ਹਮ ਥੋੜਾ ਜਾ ਪੇਪਰ ਤਾਂ ਸੌਖਾ ਈ ਆ। ਬਸ ਕਰਨ ਆਲਾ ਬੰਦਾ, ਹੱਥ ਥੱਕ ਜਾਂਦੇ, ਪੇਪਰ ਤਾਂ ਸੌਖਾ ਈ ਆ ਸਾਡਾ।

ਹਮ ਹੋਰ ਪੇਪਰ ਤਾਂ ਮੈਂ ਕੀਤਾ ਹੋਇਆ ਯਾਦ। ਆਪਣੇ ਅਰਮਾਨ ਨਾਲ ਪੇਪਰ ਆ। ਮੁੜਕੇ ਦੇ ਕੇ ਉਥੇ ਅਰਮਾਨ ਨਾਲ ਖਾ ਪੀ ਕੇ ਭੁੱਖ ਲੱਗੀ ਹੁੰਦੀ ਆ। ਆਉਂਦਿਆਂ ਨੂੰ ਭੁੱਖ ਕਹਿੰਦਾ ਪੇਪਰ ਤੇ ਸੌਖਾ ਹੁੰਦਾ। ਲਿਖਣ ਚ ਪਰਾਬਲਮ ਆਉਂਦੀ ਆ। ਬੜੀ ਬਸ ਫਿਰ ਇਹ ਕਰਕੇ, ਘਰ ਦਬਾ ਦਬ ਆਉਣਾ ਪੈਂਦਾ ਵਾ। ਭੁੱਖ ਲੱਗੀ ਹੁੰਦੀ ਆ।

ਹਮ ਆਉਂਦਿਆਂ ਪਹਿਲਾਂ ਤਾਂ ਖਾਈ ਦੀ ਰੋਟੀ ਐ।

ਮੈਨੂੰ ਤੇ ਕਈ ਵਾਰੀ ਇੰਨੀ ਥਕਾਵਟ ਹੋ ਜਾਂਦੀ ਆ। ਸਰੀਰ ਦੁਖਣ ਲੱਗ ਪੈਂਦਾ। ਫਿਰ ਮੈਂ ਵਰਦੀ ਵੀ ਨੀਂ ਲਾਹੁੰਦਾ। ਰਾਤ ਨੂੰ ਏਦਾਂ ਹੀ ਸੌਂ ਜਾਨਾ ਗਾਂ।

ਇੱਕ ਦਿਨ ਪਰਸੋਂ ਮੈਂ, ਪੇਪਰ ਸੀ ਮੇਰਾ ਕੰਪਿਊਟਰ ਦਾ।

ਤੇ ਮੈਂ ਆ ਕੇ ਪੇਪਰ ਤੋਂ, ਏਦਾਂ ਹੀ ਲੰਮਾ ਪੈ ਗਿਆ ਤੇ ਨੀਂਦ ਆਗੀ। ਮੈਂ ਇੱਕ ਵਜੇ ਉੱਠ ਕੇ ਪੱਗ ਵੀ ਲਾਈ ਤੇ ਲੀੜੇ ਵੀ ਲਾਏ।

ਬਸ ਵਧੀਆ

ਹਮ ਤੂੰ ਸੁਣਾ।

ਪਿੰਡ ਦੀ ਕੀ ਪਤਾ

ਮੈਂ ਕਿਆ ਤੂੰ ਕਰਾਉਣਾ ਕੁਸ਼ ਪਿੰਡ ਨੂੰ। ਵਧੀਆ ਅਹ ਠੀਕ ਆ। ਐਵੇਂ ਸੁਣਾ ਗੁਆਂਢੀਆਂ ਦੀ ਸੁਣਾ। ਗੁਆਂਢੀ ਤਾਂ

ਉਹੀ ਦਿਖਾਉਣ ਡਿਆ ਉਹ, ਚੀਜ਼। ਅੱਛਾ ਚੀਜ਼ ਦਿਖਾਉਣ ਡਿਆ ਸੀ ਤੁਹਾਨੂੰ। ਆੜੇ ਲੱਗਾ ਤੇਰੇ ਨਾਲ

ਠੀਕ ਆ-ਠੀਕ ਆ। ਹੋਰ ਕੌਣ ਲਾਗੇ ਤੇਰੇ।

ਠੀਕ ਆ-ਠੀਕ ਆ। ਹੋਰ ਗੱਲਬਾਤ। ਵੋਟਾਂ ਕੀਹਨੂੰ ਪਾਈਆਂ ਸੀ ਐਤਕੀਂ।

ਵੋਟਾਂ ਕੀਹਨੂੰ ਪਾਈਆਂ ਸੀ ਐਤਕੀਂ। ਆਪਾਂ-ਆਪਾਂ ਸੈਰੀ ਕਲਸੀ ਸੈਰੀ ਕਲਸੀ ਨੂੰ ਵੋਟਾਂ ਪਾਈਆਂ, ਜਿੱਤ ਗਿਆ ਸੀ।

ਅੱਛਾ ਤੇ ਕੀ ਕੀਤਾ ਸੈਰੀ ਕਲਸੀ ਨੇ ਤੁਹਾਡਾ। ਕੀ ਕੀਤਾ, ਸਾਡੀਆਂ ਗਲੀਆਂ ਬਣਵਾਈਆਂ, ਪਾਈਪ ਪਾਏ, ਕੁਰਸੀਆਂ ਲਵਾਈਆਂ।

ਹਮ

ਵੇਖ ਲੈਣ ਦੋ ਲੋਕਾਂ ਨੂੰ ਕਿਹੜੀ ਗੱਲ ਆ। ਅੱਛਾ-ਅੱਛਾ ਹੋਰ। ਲੋਕੀ ਤਾਂ ਆ। ਅੱਛਾ-ਅੱਛਾ। ਹੋਰ ਕੋਈ ਗੱਲ

ਬਸ ਵਧੀਆ। ਲੋਕੀਂ ਚੜਾਈ ਵੇਖ ਕੇ ਸੜਦੇ ਆ।

ਹਮ ਮੌਸਮ ਕਿੱਦਾਂ ਦਾ ਅੱਜ। ਮੌਸਮ ਧੁੱਪ ਲੱਗੀ ਆ। ਅੱਛਾ ਤੁਹਡੇ ਲੱਗੀ ਆ।

ਹਮ ਸਾਡੇ ਮਾੜਾ-ਮਾੜਾ ਬੱਦਲ ਜਾ ਈ ਆ।

ਹਮ ਦੀਪ ਤੇ ਕੋਠੇ ਤੇ ਆ ਕਿ

ਕੋਠੇ ਤੇ ਆ ਠੀਕ ਆ-ਠੀਕ ਆ ਹੋਰ ਕੰਮ-ਕੁੰਮ ਕਰਦੇ ਨੇਂ ਘਰ ਦਾ।

ਕੀ ਕੀਤਾ ਫਿਰ ਅੱਜ? ਅੱਜ ਤਾਂ ਵੈਸੇ ਕੁਸ਼ ਨੀਂ ਕੀਤਾ।

ਝਾੜੂ-ਪੋਚਾ ਕਰਾਂਗੇ ਅਸੀਂ ਝਾੜੂ-ਪੋਚਾ ਕਰਨਾ

ਠੀਕ ਆ-ਠੀਕ ਆ

ਵੈਸੇ ਉਹ ਸਕੂਲੇ ਗਿਆ ਵਾ। ਉਹਦੇ ਪੇਪਰ ਹੋ ਗਏ ਆ ਨਾ ਜੇ। ਕਲਾਸ ਪਹਿਲੀ ਕਲਾਸ ਐ, ਛੋਟਾ ਬੱਚਾ। ਉਹਦਾ ਰਿਜ਼ਲਟ ਆਗਿਆ। ਪਾਸ ਹੋਗਿਆ ਸੀ.

ਹੋਰ ਬਸ ਵਧੀਆ। ਵਧੀਆ-ਵਧੀਆ ਈ ਚਾਹੀਦਾ। ਹੋਰ ਕੋਈ ਨਵੀਂ ਤਾਜ਼ੀ ਗੱਲਬਾਤ

ਅੱਛਾ

ਫਿਰ ਕੀ feel ਹੋਣ ਡਿਆ ਹੁਣ।

ਪਈ ਸੀ। ਹਾਂ ਅੱਛਾ

ਨਾਲੇ ਨੀਂ

ਹੋਰ ਕੰਮ ਚੱਲਣ ਡਿਆ ਲਾਗੇ? ਖਰਾਬ ਹੋਣ ਡਿਆ ਮਾੜਾ-ਮਾੜਾ ਤੁਹਾਡੇ ਘਰ ਨੀਂ ਹੁੰਦਾ? ਲਾਗੇ ਗੁਆਂਢੀਆਂ ਦੇ?

ਅੱਛਾ। ਗੁਆਂਢੀਆਂ ਨੂੰ ਕਹੋ, ਕੋਈ ਕੰਮ ਕਰਨਾ ਹੁੰਦਾ। ਗੁਆਂਢੀ ਹਟਦੇ ਈ ਨੀਂ ਕਰਨੋ।

ਆਹੋ। ਜੇ ਕਹੀਏ ਇਨ੍ਹਾਂ ਨੂੰ ਵੀ ਆਵਾਜ਼ ਜ਼ਿਆਦਾ ਆਉਂਦੀ। ਫਿਰ ਇਨ੍ਹਾਂ ਨੇ ਕਹਿਣਾ ਵੀ ਸਾਨੂੰ ਕਹਿੰਦੇ ਆ। ਕੰਮ ਕਰਾਉਣ ਡਏ ਆਂ, ਤਦ ਕਰਨ ਡਏ ਆ ਖੌਰੇ

ਹਮ ਹੋਰ ਕੋਈ ਗੱਲ

ਹਮ ਵਧੀਆ-ਵਧੀਆ। ਠੀਕ ਆ, daddy ਕਿੱਥੇ ਗਿਆ?

time ਤੇ ਵਾਹਵਾ ਹੋਗਿਆ ਕਦੋਂ ਦੇ ਚਲ ਗਏ। ਠੀਕ ਆ-ਠੀਕ ਆ ਕਦੋਂ ਦੇ ਚਲ ਗਏ ਆ। ਚਲ ਵਧੀਆ ਘਰ ਕੀ ਕਰਨਾ।

ਬਸ ਹੁਣ ਫਿਰ ਮੈਂ ਵੀ ਲੱਗਾ ਵਾਂ। ਤਿਆਰ ਜਾ ਕੇ ਚੱਲਾਂ ਮੈਂ ਪੇਪਰ ਪਾਉਣ

ਹਾਂ ਵਧੀਆ-ਵਧੀਆ ਪੇਪਰ ਪਾ ਕੇ ਆ ਜਾਣਾ ਮੈਂ। ਹੋਰ

ਵਧੀਆ ਚਾਹੀਦਾ। ਗੱਲਬਾਤ ਕੋਈ? ਗੱਲਬਾਤ ਬਸ ਠੀਕ ਆ। time ਵਾਹਵਾ ਜਾ ਹੋਗਿਆ ਹਨਾ। time ਹੋਗਿਆ ਬਸ। ਚੱਲਾਂ ਮੈਂ ਪੇਪਰ ਪਾਉਣ। ਮੈਂ ਕਿਆ ਕਰ ਹੀ ਲਵਾਂ ਮਾੜੀ ਜੀ ਹੋਰ ਗੱਲ।

ਹਾਂ ਹੋਰ ਕੋਈ ਗੱਲ? ਹੋਰ ਗੱਲਬਾਤ ਕੋਈ ਚਲ ਠੀਕ ਆ ਫਿਰ ਮੈਂ ਆਣ ਕੇ ਕਰਦਾਂ। ਪੇਪਰ ਪਾ ਆਵਾਂ।

bye